ਧੱਕਾ ਈ ਆ ਓ ਤਾਂ। ਓ ਵੀ ਇਹਨਾਂ ਨੂੰ ਕੰਮ ਆਲੀ ਦੀ ਲੋੜ ਸੀ। ਧੱਕਾ ਅਹ ਧੱਕਾ ਤਾਂ ਹੋ ਈ ਗਿਆ ਇਹਨਾਂ ਨਾਲ। ਬਾਕੀ ਕੰਮ-ਕੂੰਮ ਤੇ ਤਾਂ ਜਾਂਦਾ ਨੀ ਇਹ। ਜਿਹੜੇ ਸਾਬ ਨਾਲ ਯਾਰ

ਹਾਂ। ਇਹ ਫਿਰਦਾ ਤਾਂ ਹੈਗਾ form ਫੂਰਮ ਭਰਦਾ। ਬਾਕੀ ਦੇਖੋ ਕੀ ਬਣਦਾ ਇਹਦਾ। ਇਹ ਤਾਂ ਮੁਲਾਜਮ ਹੋ ਗਏ ਦੋਨੇਂ ਯਾਰ। ਚਲ ਜਿਹੜੇ ਹੁੰਦੇ ਨੇ ਵਧੀਆ ਗੱਲ ਆ ਜੀ ਇਹਨਾਂ ਦਾ ਉਹ ਦੂਜਾ ਲੱਗ ਗਿਆ। ਕਾਲਾ ਲੱਗ ਗਿਆ।

ਘਰ ਆਲੀ ਵੀ madam ਆ ਮੈਨੂੰ ਲੱਗਦਾ। ਵਧੀਆ-ਵਧੀਆ। ਪਰ ਯਾਰ ਪੈਸਾ main ਹੋ ਗਿਆ ਅੱਜ-ਕੱਲ੍ਹ ਯਾਰ। ਚਲ ਵਧੀਆ ਉਹਨਾਂ ਦਾ ਕੋਈ ਤਾਂ ਲੱਗਿਆ।

ਹਾਂ।

ਉਥੇ ਹੁਣ ਪੈਸੇ ਚਾਹੀਦੇ ਆ। ਵੀਹ ਲੱਖ ਤਾਂ daddy ਨੇ ਦੇਤਾ। ਜਾਣਗੇ ਅਹ ਜਾਣਗੇ ਕਿਵੇਂ ਨੀ ਫਿਰ।

ਉਹ ਬੰਦਾ ਤਾਂ ਆਏ ਲਾ ਲੈ ਪਰਿਵਾਰ ਤੋਂ ਵੀ ਗਿਆ। ਆ ਜਾਂਦੇ ਨੀ ਹੁਣ। ਜਦੋਂ ਮੇਰਾ ਰਿਸ਼ਤਾ ਹੋਇਆ। ਉਸ time ਕੀ ਹੋਇਆ ਨਾ ਅਸੀਂ ਵੀ ਦਾਰੂ ਲੈਣ ਬਾਗੇ। ਇਕ ਮੁੰਡਾ ਹੋਰ ਸੀ ਸਤਿਨਾਮ ਉਹੀ ਖੀਵੇਂ ਆਲਾ ਉਹਨੂੰ ਲੈ ਗਿਆ ਨਾਲ ਇਹ।

ਉੱਥੋਂ ਇਹਨਾਂ ਨੇ ਦਾਰੂ ਲੈ ਲਈ, ਬੱਤੀ ਸੌ ਦੀ ਦਾਰੂ ਲੈ ਲਈ, ਪਤਾ ਨੀ ਕੀ ਲਿਆ ਇਹਨਾਂ ਨੇ, ਮੈਨੂੰ ਤਾਂ ਪਤਾ ਨੀ। ਸਤਿਨਾਮ ਤਾਂ ਪੀਂਦਾ ਨੀ। ਇਹ ਤਾਂ ਓ ਬੱਗ ਗਿਆ ਨਾਲ। ਪੀਂਦੇ ਤਾਂ ਹੋਰ ਸੀ ਤਿੰਨ ਚਾਰ ਜਣੇ।

ਲਿਆਂਦੀ ਇਹਨਾਂ ਨੇ ਮੈਂ ਦੱਸਦਾ ਤੇ ਭਾਈ ਇਹਨਾਂ ਦੇ ਬੱਤੀ ਸੌ ਹੋ ਗਏ, ਠੀਕ ਆ। ਮੇਰੇ ਪਿਉ ਨੂੰ phone ਇਹਦਾ ਕਹਿੰਦਾ ਪਾਪਾ ਯਾਰ ਬੱਤੀ ਸੌ ਰੁਪਏ send ਕਰੀਓ।

ਵੀ ਤੂੰ ਮੰਨੇਗਾ, ਮੇਰਾ ਮਨ ਜਾ ਖਰਾਬ ਹੋ ਗਿਆ। ਮਹਾ ਯਾਰ ਇਹ ਬੰਦਾ ਕੋਈ। ਦੇਖ ਮੈਂ ਤਾਂ ਕਿਹਾ ਨੀ ਤੁਸੀਂ ਲੈ ਕੇ ਆਓ। ਮੈਂ ਤਾਂ ਜਮਾ ਈ ਨੀ ਕਿਹਾ। ਕਿਉਂਕਿ ਮੈਂ ਪੀਂਦਾ ਪੂੰਦਾਂ ਹੈ ਨਹੀਂ, ਤੈਨੂੰ ਵੀ ਪਤਾ ਇਹ ਤਾਂ। ਮੈਂ ਕਿਹਾ ਬੰਦੇ ਕੋਲ ਬੱਤੀ ਸੌ ਵੀ ਨੀ ਹੈਗਾ ਯਾਰ। ਗੱਲ ਇਹ ਆ ਗਈ ਵੀ ਆਪਣੇ ਭਰਾ ਵਾਸਤੇ ਬੱਤੀ ਸੌ ਨੀ ਲੱਗਾ ਸਕਦਾ ਉਹ। ਵੀ ਉਹ ਕਾਹਦਾ ਭਰਾ। ਫਿਰ ਉਹਨੇ ਪੈਸਾ ਦੇਖ ਲਿਆ ਨਾ।

ਉਹਨੇ ਰਿਸ਼ਤਾ ਨੀ ਦੇਖਿਆ, ਬੱਤੀ ਸੌ ਤਾਂ ਆ time ਕੁਛ ਨੀ ਵੀਰੇ। ਮੇਰਾ ਉਦੇ ਦਾ ਮਨ ਟੁੱਟ ਗਿਆ ਯਾਰ, ਇਹ ਬੰਦਾ ਆਪਣੇ ਚੋਂ ਗਿਆ ਵੀਰੇ, ਆਪਣੇ ਚ ਹੈ ਨੀ ਇਹ। ਹੁਣ ਤੂੰ ਆ, ਜੇ ਤੂੰ ਮੈਨੂੰ ਕਹਿ ਦੇ ਵੀ ਯਾਰ ਮੈਨੂੰ ਉਹ ਚੀਜ ਲਿਆ ਦੇ। ਤਰੀਕੇ ਦੋ ਹੁੰਦੇ ਨੇ। ਤਰੀਕਾ ਕੀ ਆ ਇਹਦਾ। ਮੈਂ ਦੂਜੀ ਲਿਆ ਕੇ ਦੇ ਦੂੰਗਾ। ਹਾਂ ਤੂੰ ਪੈਸੇ ਮੈਨੂੰ ਅੱਜ ਦਏਗਾ ਜਾਂ ਕੱਲ੍ਹ ਦਏਗਾ। ਜਾਂ ਤਾਂ ਆਹ ਤਰੀਕਾ ਹੁੰਦਾ। ਵੀ ਤੈਨੂੰ ਕਹਿ ਤਾਂ ਹੁਣੀ send ਕਰ ਮੈਨੂੰ ਤਾਂ। ਵੀ ਮੈਨੂੰ ਤਾਂ ਹੁਣੀ ਭੇਜ, ਮੈਂ ਤਾਂ ਫਿਰ ਲਿਆ ਕੇ ਦਿਉ। ਫਿਰ ਉਹੀ ਗੱਲ ਆ ਗਈ ਅਖੇ ਵੀ ਯਾਰ। ਵੀ ਭਰਾ ਨੇ ਤਾਂ ਦੇਖੀ ਨੀ ਗੱਲ ਨ ਕਰਦੇ।

ਹਾਂ ਇਹ ਦੋ ਰਹਿ ਜਾਣਗੀਆਂ ਉਦੋਂ ਬਾਅਦ। ਦੂਜਾ ਬੰਦਾ

ਵੀ ਮੈਂ ਛੋਟਾ ਸਭ ਤੋਂ। ਹਾਂ ਦੋਨੇ ਭਾਈ। ਆਪਾ ਕਹਿਣੇ ਆ ਉਹ ਛੋਟਾ ਗਾ ਫੌਜੀ। ਦੇਖ ਲੈ ਉਹ ਕਿੰਨਾ ਕਰਦਾ ਆਪਣੇ ਵੱਡੇ ਭਾਈ ਦਾ ਦੇਖ।

ਉਹ ਕੱਠੀ ਇੱਕ ਕੋਠੀ ਆ ਕਿ ਦੋ ਨੇ। ਹਾਂ। ਉਹਦਾ। ਉਹਨੇ ਆਪਣੀ ਕੋਠੀ ਪਾਈ ਸੀ, ਉਹਦੀ ਵੀ ਨਾਲ ਪਾਈ ਆ ਆ ਫਿਰ ਉਹੀ ਗੱਲ ਕਰਦਾ ਇਕ ਤਾਂ ਯਾਰ ਵੱਡੇ ਭਾਈ ਨੇ ਕੁਛ ਕਰਨਾ ਸੀ ਜਿਹੜੀ ਹੁਣ ਨਵੀਂ ਪਾਈ ਆ। ਇਧਰਲੀ side ਹਾਂ, ਮੈਂ ਸੁਣਿਆ ਸੀ ਵੀ ਉਹਦੀ ਘਰ ਆਲੀ ਕਹਿੰਦੀ ਕੂਹੰਦੀ ਹੋਉਗੀ ਕੁਛ ਵੀ ਆਪਾ ਅੱਡ ਪਾਵਾਂਗੇ। ਵੀ ਉਹ ਆਏ ਕਹਿੰਦੀ ਸੀ ਅਹ ਕਹਿੰਦਾ ਸੀ ਵੀ ਅਹ ਵੀ ਮੈਂ ਇਸ ਤਰ੍ਹਾਂ ਰਹਿੰਦਾ ਰੂਹੰਦਾ ਨੀ। ਗੱਲ ਸੁਣੀ ਹੋਈ ਆ ਵੀ ਮੈਂ ਕਿਸੇ ਤੋਂ। ਹਾਂ, ਇਹ ਤਾਂ ਉਹਨੇ ਕਿਹਾ ਸੀ ਵੀ ਬਰੋਬਰ ਆ। ਫਿਰ ਉਹ ਉਹਦੇ ਪਿੱਛੇ ਕਿਉਂ ਲੱਗੇ ਯਾਰ, ਫੌਜੀ ਤਾਂ ਉਹ ਹੈਗਾ।

ਉਹਨੂੰ ਕੀ ਕੋਈ ਉਹ ਹੈਗਾ, ਕੋਈ ਕਮਾਈ ਦੀ ਭੁੱਖ ਆ ਫੌਜੀ ਨੂੰ। ਹਾਂ। ਇਹ ਗੱਲ ਹੋ ਵੀ ਸਕਦੀ ਆ। ਹਾਂ। ਆਪਦੇ ਮਾਂ-ਪਿਉ ਬਾਰੇ ਸੋਚੇ। ਫੌਜੀ ਨੂੰ ਆਏ ਆ ਵੀ

ਫੌਜੀ ਨੂੰ ਆਏ ਆ ਵੀ ਮੇਰਾ ਮਾਂ-ਪਿਉ ਨੀ ਮੇਰੇ ਨਾਲ ਰੱਲਣਾ ਕਿਉਂਕਿ ਮਾਂ ਪਿਉ ਫਿਰ ਇਹਦੇ ਵੀ

ਹਾਂ। ਕਿਉਂਕਿ ਉਹ ਤਾਂ ਘਰ ਆਲੀ ਨਾਲ ਈ ਰਲਣਗੇ। ਵੀ ਇਹ ਨਰਮ ਨੇ ਦੋਵੇਂ ਵੀ ਇਹ ਰੋਟੀ ਦੇਣਗੇ ਸਾਨੂੰ।

ਕਿਉਂਕਿ ਉਹ ਫੌਜੀ ਨਰਮ ਆ, ਫੌਜੀ ਤਾ ਬਗ ਈ ਜਾਇਆ ਕਰੂ।

ਮਾਸੀ ਕੋਲ ਵੀ ਰਹਿ ਜਿਆ ਕਰੂਗਾ। ਅਹ ਰਹਿ ਜਿਆ ਕਰੂਗੀ।

ਜਿਹੜਾ ਛੋਟਾ ਗਾ, ਉਹ ਤਾਂ ਰੁਪਇਆ ਇੱਕ ਵੀ ਨੀ ਘਰੇ ਦਿੰਦਾ ਯਾਰ। ਜਿਹੜਾ ਵੱਡਾ ਗਾ ਉਹ ਉਹਦਾ cafe ਆ ਹੈਪੀ ਦਾ। ਜੱਗੀ ਤੇ ਮੈਂ ਜਾਂਦੇ ਰਹਿੰਦੇ ਆ ਉੱਥੇ। ਉਹ ਤਾਂ ਮਾੜੇ ਮੋਟੇ ਦੇ ਦਿੰਦਾ, ਜਿੰਨੀ ਕ ਉਹਦੀ ਖੁਆਇਸ਼ ਆ ਕਿਉਂਕਿ ਉਹ ਕੱਲਾ ਈ ਕਮਾਉਂਦਾ ਯਾਰ।

ਤੇ ਉਹ ਦੋਨੇਂ ਕਮਾਉਂਦੇ ਨੇ। ਜਿਹੜਾ ਛੋਟਾ ਮੁੰਡਾ ਗਾ। ਹੋਰ ਮੇਰਾ ਮਾਸੜ ਬੀਮਾਰ ਹੋ ਗਿਆ, ਉਹਦੀ kidney ਕੂਡਨੀ ਚ problem ਆ ਰਹੀ ਆ ਯਾਰ।

ਕੁੱਛ ਨੀ ਦਿੰਦੇ। ਉਹ ਤਾਂ ਰੋਂਦੀ ਸੀ ਮਾਸੀ ਤਾਂ।

ਹੈਂ।

ਮਨੁੱਖ ਨੂੰ ਸਿੱਖਿਆ ਦਿੰਦੇ ਕਿਹਾ ਸੀ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਇਸ ਦਾ ਮਤਲਬ ਹੈ ਕਿ ਹੱਥੀ ਮੇਹਨਤ ਕਰਕੇ ਧੰਨ ਕਮਾਉ। ਜਿਹੜਾ ਮੇਹਨਤ ਕਰਨ ਦਾ ਆਪਣੇ ਹੱਥੀ ਮਜ਼ਾ ਆਂਦਾ ਹੈ। ਕਿਤੋਂ ਹੀ ਨਹੀਂ ਮਿਲ ਸਕਦਾ। ਕਿਸੇ ਹੋਰ ਦੀ ਮੇਹਨਤ ਨੂੰ ਦੇਖ ਕੇ ਤੁਸੀਂ ਨਾ ਸੜੋ। ਤੁਸੀਂ ਆਪ ਮੇਹਨਤ ਕਰਕੇ ਆਪਣੀ ਕਮਾਈ ਕਰੋ। ਤੇ ਨੇਕ ਕਮਾਈ ਕਰੋ। ਉਹ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ। ਤੇ ਆਪਣੀ ਕਮਾਈ ਦਾ ਕੁਝ ਹਿੱਸਾ ਗਰੀਬਾਂ ਵਿੱਚ ਜਰੂਰ ਵੰਡੋ। ਬਹੁਤ ਸਾਰੇ ਲੋਕ ਗੁਰੂ ਨਾਨਕ ਦੇਵ ਜੀ ਦੀ

ਮੇਹਨਤ ਦਾ ਫ਼ਲ ਹਮੇਸ਼ਾ ਮਿੱਠਾ ਹੀ ਹੁੰਦਾ ਹੈ। ਮੇਹਨਤ ਦੀ ਕਮਾਈ ਵਿੱਚ ਜੋ ਸੁੱਖ, ਜੋ ਅਰਾਮ ਮਿਲਦਾ। ਉਹ ਵੇਹਲਾ ਰਹਿ ਕੇ ਰਿਸ਼ਵਤ ਖੋਰੀ ਨਾਲ ਜਾ ਧੰਨ ਕਮਾ ਕੇ, ਜਾ ਭ੍ਰਿਸ਼ਟਾਚਾਰੀ ਖਿਲਾਫ ਨਸੀਬ ਨਹੀਂ ਹੁੰਦਾ। ਸਿਆਣਿਆ ਨੇ ਤਾ ਏਥੋਂ ਤੱਕ ਕਿਹਾ ਹੈ ਕਿ ਉਹ ਹੱਥ ਸਭ ਤੋ ਸੋਹਣੇ ਹਨ। ਜੋ ਮੇਹਨਤ ਕਰਦੇ ਹਨ। ਸਦਾ ਆਪਣੇ ਹੀ ਧੰਨ ਨੂੰ ਆਪਣਾ ਹੀ ਧੰਨ ਸਮਝੋ। ਦੂਜਿਆਂ ਦੇ ਧੰਨ ਤੇ ਸਾਡਾ ਕੋਈ ਹੱਕ ਨਹੀਂ।

ਸਾਡੀ ਜਿਹੜੀ ਮੇਹਨਤ ਦੀ ਕਮਾਈ ਹੁੰਦੀ ਏ। ਸਾਡਾ ਉਸੇ ਕਮਾਈ ਤੇ ਸਾਡਾ ਹੱਕ ਹੈ। ਤੇ ਸਾਨੂ ਹਮੇਸ਼ਾ ਸਦਾ ਸਾਨੂੰ ਮੇਹਨਤ ਦੀ ਹੀ ਕਮਾਈ ਕਰਨੀ ਚਾਹੀਦੀ ਹੈ। ਇਸ ਵਿਚਾਰਧਾਰਾ ਨਾਲ ਕਹਾਣੀ ਤੁਹਾਨੂੰ ਮੈ ਦੱਸਣਾ ਚਾਹੁਣੀ ਆ। ਇਸ ਕਹਾਣੀ ਤੋ ਤੁਹਾਨੂੰ ਇਹ ਹੀ ਸਿੱਖਿਆ ਮਿਲੇਗੀ ਕਿ ਮੇਹਨਤ ਦਾ ਫ਼ਲ ਹਮੇਸ਼ਾ ਮਿੱਠਾ ਹੀ ਹੁੰਦਾ ਹੈ। ਇੱਕ ਵਾਰ ਇੱਕ ਸੇਠ ਸੀ। ਉਸ ਕੋਲ ਕਾਫੀ ਧੰਨ ਦੌਲਤ ਸੀ। ਉਂਦੇ ਖਜਾਨੇ ਹਮੇਸ਼ਾਂ ਧੰਨ ਦੌਲਤ ਨਾਲ ਭਰੇ ਹੀ ਰਹਿੰਦੇ ਸੀ। ਪ੍ਰੰਤੂ ਉਸ ਨੇ ਇਹ ਸੱਰੀ ਧੰਨ ਦੌਲਤ ਮੇਹਨਤ ਕਰਕੇ ਕਮਾਈ ਸੀ। ਉਸਦਾ ਇੱਕੋ ਪੁੱਤਰ ਸੀ। ਨਾ ਕੋਈ ਧੀ ਸੀ ਬੱਸ ਇੱਕੋ ਹੀ ਪੁੱਤਰ ਸੀ। ਜਿੰਦੇ ਵਾਸਤੇ ਉਹਨੇ ਇਹ ਸਾਰੀ ਧੰਨ ਦੌਲਤ ਕਮਾ ਕੇ ਰੱਖੀ ਹੋਈ ਸੀ। ਤੇ ਪੁੱਤਰ ਜਦੋ ਵੱਡਾ ਹੋਇਆ ਉਹਨੇ ਆਪਣੇ ਬਾਪ ਦੀ ਕਮਾਈ ਨੂੰ ਡਾਂਗਾ ਦੇ ਗਜ ਤੇ ਉਜਾੜਣ ਲੱਗਾ। ਨਸ਼ਿਆਂ ਪੱਤਿਆਂ ਤੇ ਲੱਗਾਣ ਲੱਗ ਗਿਆ। ਏਧਰ ਉਧਰ ਆਪਣੇ ਪਿਤਾ ਦੀ ਕਮਾਈ ਨੂੰ ਵੰਡਣ ਲੱਗ ਗਿਆ ਉਸਨੂੰ ਵੇਲੇ ਰਹਿਣ ਦੀ ਆਦਤ ਅਕ ਗਯੀ ਸੀ ਉਹ ਕਮਾਈ ਕਰਨਾ ਜਾਨਦਾ ਹੀ ਨਹੀਂ ਸੀ

ਖਾਂਣਾ ਆਉਂਦਾ ਸੀ ਤੇ ਉਹ ਵੇਹਲਾ ਬਹਿ ਕੇ ਹੀ ਖੁਸ਼ ਸੀ ਗਾ। ਉਹ ਕਿਸੇ ਵੀ ਕੰਮ ਨੂੰ ਹੱਥ ਨਹੀਂ ਲਾਉਂਦਾ ਸੀ ਗਾ । ਬੱਸ ਸਾਰਾ ਦਿਨ ਵੇਹਲਾ ਹੀ ਬੈਠਾ ਰਹਿੰਦਾ ਸੀ। ਕੋਈ ਕੰਮ ਨਹੀਂ ਕਰਨਾ ਸੀ। ਏਧਰ ਉਧਰ ਘੁੰਮਦਾ ਰਹਿੰਦਾ ਸੀ । ਉਹਂਦੇ ਪਿਤਾ ਨੇ ਓਹਨੂੰ ਬਥੇਰਾ ਸਮਝਾਇਆ ਕੀ ਉਹ ਕੋਈ ਕੰਮ ਧੰਦਾ ਕਰੇ। ਪਰ ਉਹ ਨਹੀਂ ਸੁਣਦਾ ਸੀ ਗਏ।

ਓਹੰਦੀ ਜੋ ਮਰਜ਼ੀ ਆਉਂਦੀ ਸੀ ਓਹੀ ਕਰਦਾ ਸੀਗਾ। ਕਹਿੰਦੇ ਹਨ ਕੀ ਕੱਲਾ ਪੁੱਤਰ ਪਿਓ ਸਮਾਨ ਹੁੰਦਾ ਹੈ। ਇਹ ਕਹਾਵਤ ਹੈ ਜੋ ਬੜੇ ਬਜ਼ੁਰਗ ਕਹਿੰਦੇ ਹੈ। ਸਹੀ ਕਹਿੰਦੇ ਹੈ। ਕੱਲਾ ਪੁੱਤਰ ਘਰ ਚ ਹੋਵੇ ਉਹ ਪਿਓ ਦੇ ਸਮਾਨ ਹੀ ਹੁੰਦਾ ਹੈ । ਪਿਤਾ ਜਦੋ ਵੀ ਉਸਨੂੰ ਥੋੜਾ ਔਖਾ ਹੋ ਕੇ ਬੋਲਦੇ ਸੀ। ਮਾਂ ਆਪਣੇ ਪੁੱਤਰ ਦੇ ਅੱਗੇ ਡਟ ਕੇ ਖੜ ਜਾਂਦੀ ਸੀਗੀ । ਮਾਂ ਹਮੇਸ਼ਾ ਆਪਣੇ ਬੱਚੇ ਨੂੰ ਬਚਾ ਲੈਂਦੀ ਸੀ। ਤੇ ਉਹ ਆਪਣੇ ਓਹਨਾ ਬੱਚਿਆਂ ਵੱਲ ਬਿਲਕੁਲ ਧਿਆਨ ਨਹੀਂ ਦੇਂਦੀ ਸੀਗੀ। ਉਹਨਾਂ ਦਾ ਪਿਤਾ ਬੱਚਿਆਂ ਨੂੰ ਡਾੱਟਣ ਨਾ ਮਾਂ ਓਹਨੇ ਦੇ ਅੱਗੇ ਖੜੀ ਹੋ ਜਾਂਦੀ ਸੀ। ਪਿਤਾ ਨੂੰ ਬੱਚਿਆਂ ਨੂੰ ਕੁਛ ਵੀ ਨਹੀਂ ਕਹਿਣ ਦਿੰਦੀ ਸੀ। ਇੱਕ ਦਿਨ ਸੇਠ ਨੇ ਸੋਚਿਆ ਜੇ ਇਸੇ ਤਰਹ ਹੀ ਚੱਲਦਾ ਰਿਹਾ। ਉਸ ਦੀ ਮੇਹਨਤ ਨਾਲ ਕਮਾਈ ਧੰਨ, ਦੌਲਤ ਖਤਮ ਹੋ ਜਾਏਗੀ। ਉਹਂਦੇ ਪਿਤਾ ਨੇ ਸੋਚਿਆ ਜੇ ਏਦਾਂ ਹੀ ਅੱਗੇ ਚੱਲਦਾ ਰਿਹਾ ਤਾਂ ਘਰੇ ਵੇਹਲੇ ਬਹਿ ਬਹਿ ਕੇ ਤਾ ਖੂ ਵੀ ਖਾਲੀ ਹੋ ਜਾਂਦਾ ਆ ਤੇ ਓਹੰਦੀ ਧੰਨ, ਦੌਲਤ ਜਿੰਨੀ ਵੀ ਓਹਨੇ ਕਮਾਈ ਏ ਸਾਰੀ ਖਤਮ ਹੋ ਜਾਏਗੀ। ਉਸ ਨੇ ਆਪਣੇ ਪੁੱਤਰ ਨਾਲ ਥੋੜੀ ਸਖਤੀ ਕਰਨ ਦਾ ਮਨ ਬਣਾਇਆ। ਉਹ ਆਪਣੇ ਪੁੱਤਤ ਨੂੰ ਥੋੜਾ ਔਖਾ ਹੋ ਕੇ ਬੋਲਣ ਲੱਗ ਗਿਆ, ਥੋੜਾ ਗੁੱਸੇ ਨਾਲ ਬੋਲਣ ਲੱਗ ਗਿਆ। ਤਾਕਿ ਉਂਦੇ ਪੁੱਤਰ ਦੀ ਗੱਲ ਵਿਚ ਸਮਝ ਆਵੇ। ਪਰ ਉਹ ਸੁਣਦਾ ਨਹੀਂ ਸੀ।

ਉਸਨੂੰ ਕੋਲ ਬੁਲਾਇਆ ਤੇ ਕਿਹਾ। ਉਹ ਅੱਜ ਮੇਹਨਤ ਕਰੇਗਾ ਤਾਹਿ ਰੋਟੀ ਮਿਲੇਗੀ। ਮੈਨੂੰ ਤੇਰੇ ਕੋਲ ਇੱਕ ਸੋ ਰੁਪਈਆ ਹਰ ਰੋਜ਼ ਮਿਲਣਾ ਚਾਹੀਦਾ ਹੈ।

ਚਾਹੇ ਜਿੱਥੋਂ ਮਰਜ਼ੀ ਕਮਾ ਲੈ ਲਿਆ ਨਗਦ ਲਿਆ। ਉਹਂਦੇ ਪਿਤਾ ਨੇ ਬੜੀ ਸਖਤੀ ਨਾਲ ਉਹਨੂੰ ਕਿਹਾ। ਗੱਲ ਨੂੰ। ਅਨਸੁਣਾ ਕਰ ਦਿੱਤਾ। ਸੇਠ ਨੂੰ ਪੱਕਾ ਸ਼ੱਕ ਸੀ। ਕਿ ਇਹ ਸੋ ਰੁਪਈਆ ਮੇਹਨਤ ਨਾਲ ਕਮਾਇਆ ਨਹੀਂ ਹੈ। ਉਹ ਇਹ ਜਰੂਰ ਆਪਣੀ ਮਾਂ ਕੋਲੋਂ ਲਿਆਇਆ ਸੀ। ਨੇ ਇਹੀ ਕੀਤਾ। ਉਹ ਆਪਣੀ ਮਾਂ ਕੋਲੋਂ ਸੋ ਰੁਪਇਆ ਲੈਕੇ ਬਾਹਰ ਚੱਲਾ ਗਿਆ। ਸ਼ਾਮ ਨੂੰ ਘਰ ਜਦੋ ਵਾਪਸ ਆਇਆ। ਤਾਂ ਪਿਤਾ ਨੇ ਸੋ ਰੁਪਏ ਦੀ ਮੰਗ ਕੀਤੀ। ਤੇ ਉਸਨੇ ਸੋ ਰੁਪਇਆ ਲਿਆ ਕਿ ਆਪਣੇ ਪਿਤਾ ਨੂੰ ਦੇ ਦਿੱਤਾ। ਪਿੱਤ ਸਮਝ ਗਿਆ

ਪੁੱਤਰ ਬਿਨਾ ਦੇਰੀ ਕੀਤੀਆਂ ਸੋ ਰੁਪਇਆ ਖੂ ਵਿੱਚ ਸੁੱਟ ਆਇਆ। ਲੇਕਿਨ ਸੇਠ ਨੇ ਆਪਣੀ ਪਤਨੀ ਨੂੰ ਉਸਦੇ ਪੇਕੇ ਭੇਜ ਦਿੱਤਾ। ਅੱਗਲੇ ਦਿਨ ਪਿਤਾ ਨੇ ਉਸਨੂੰ ਫਿਰ ਸੋ ਰੁਪਏ ਕਮਾ ਕੇ ਲਿਆਉਣ ਨੂੰ ਕਿਹਾ। ਮਾਂ ਤਾਂ ਘਰ ਵਿੱਚ ਨਹੀਂ ਸੀ। ਉਹ ਆਪਣੀ ਭੈਣ ਕੋਲ ਚਲਾ ਗਿਆ। ਉਹਨੇ ਸੋਚਿਆ ਕਿ ਮਾਂ ਤਾਂ ਆਪਣੇ ਪੇਕੇ ਗਈ ਹੋਈ ਹੈ। ਤਾ ਹੁਣ ਮੈ ਸੋ ਰੁਪਇਆ ਕਿਥੋਂ ਲਿਆਵਾਂਗਾ। ਤੇ ਓਹਨੇ ਸੋਚਿਆ ਉਹ ਆਪਣੀ ਭੈਣ ਕੋਲ ਚਲਾ ਗਿਆ। ਤੇ ਸੋ ਰੁਪਏ ਦੀ ਮੰਗ ਕੀਤੀ।

ਤਾ ਪਿਤਾ ਜੀ ਨੇ ਕਿਹਾ ਵੀ ਅੱਜ ਦਾ ਸੋ ਰੁਪਇਆ ਕਿੱਥੇ ਏ? ਤਾਂ ਉਸਨੇ ਜਿਹੜਾ ਆਪਣੀ ਭੈਣ ਕੋਲੋਂ ਸੋ ਰੁਪਇਆ ਲਿਆਇਆ ਸੀ। ਉਹ ਪਿਤਾ ਜੀ ਨੂੰ ਦੇ ਦਿੱਤਾ। ਤੇ ਪਿਤਾ ਜੀ ਨੇ ਕਿਹਾ ਵੀ ਇਹ ਸੋ ਰੁਪਇਆ ਤੂੰ ਆਪਣੀ ਭੈਣ ਕੋਲੋਂ ਲੈਕੇ ਆਇਆ ਹੈ । ਉਸ ਨੇ ਕਿਹਾ ਇਹ ਸੋ ਰੁਪਇਆ ਖੂ ਵਿੱਚ ਸੁੱਟ ਆ ਨਾਲ ਹੀ ਉਸਨੇ ਆਪਣੀ ਧੀ ਨੂੰ ਉਸਦੇ ਨਾਨਕੇ ਵੀ ਭੇਜ ਦਿੱਤਾ। ਆਪਣੀ ਧੀ ਨੂੰ ਉਸਦੇ ਨਾਨਕੇ ਵੀ ਭੇਜ ਦਿੱਤਾ। ਅੱਗਲੇ ਦਿਨ ਹੁਣ ਉਸ ਨੂੰ ਸੋ ਰੁਪਇਆ ਦੇਣ ਵਾਲਾ ਕੋਈ ਨਾਹੀ ਸੀ। ਉਸਨੂੰ ਆਪਣੇ ਨਾਨੇ ਘਰ ਭੇਜ ਦਿੱਤਾ ਸੀ। ਉਸ ਨੂੰ ਸਾਰਾ ਦਿਨ ਹੱਡ ਭਨ ਕੇ ਕਮਾਈ ਕਰਨੀ ਪਈ। ਉਹ ਸਾਰਾ ਦਿਨ ਕਮਾਈ ਕਰਦਾ ਰਿਹਾ। ਓਹਨੂੰ ਸੋ ਰੁਪਇਆ ਦੇਣ ਵਾਲਾ ਕੋਈ ਸੀ ਗਾਂ ਨਹੀਂ। ਕੌਣ ਦੇਂਦਾ? ਉਹ ਸਾਰਾ ਦਿਨ ਕਮਾਈ ਕਰਨ ਲੱਗ ਗਿਆ। ਸ਼ਾਮ ਨੂੰ ਜਦੋ ਉਸਦੀ ਮੇਹਨਤ ਦੀ ਕਮਾਈ ਦੇ ਸੋ ਰੁਪਏ ਮਿਲੇ

ਤੇ ਆਪਣੇ ਪਿਤਾ ਜੀ ਨੂੰ ਕਿਹਾ ਆਹ ਲੋ ਸੋ ਰੁਪਏ। ਫਿਰ ਉਹਂਦੇ ਪਿਤਾ ਨੇ ਕਿਹਾ ਜਾ ਇਹ ਵੀ ਸੋ ਰੁਪਇਆ ਤੂੰ ਖੂ ਵਿਚ ਸੁੱਟ ਆ। ਆਪਣੀ ਮੇਹਨਤ ਦੀ ਕਮਾਈ ਨੂੰ ਖੂ ਵਿੱਚ ਸੁੱਟਣ ਬਾਰੇ ਸੁਣ ਕੇ ਉਹ ਗੁੱਸੇ ਨਾਲ ਬੋਲਿਆ। ਪਿਤਾ ਜੀ ਇਹ ਸੋ ਰੁਪਏ ਕਮਾਉਣ ਲਈ ਮੈ ਸਾਰਾ ਦਿਨ ਮਜ਼ਦੂਰੀ ਕੀਤੀ ਏ। ਜੋ ਓਹਦੀ ਮਹਿਨਤ ਦੀ ਕਮਾਈ ਦਾ ਨੀ ਸੀਗਾ ਏ ਸੋ ਰੁਪਇਆ ਸਾਰਾ ਦਿਨ ਦੀ ਮੇਹਨਤ ਦੀ ਕਮਾਈ ਕਰ ਕੇ ਕਮਾ ਕੇ ਲਿਆਇਆ। ਤੇ ਇਹ ਵੀ ਉਹਂਦੇ ਪਿਤਾ ਨੇ ਓ ਵੀ ਖੂ ਵਿੱਚ ਸੁੱਟਣ ਨੂੰ ਕਹਿ ਦਿੱਤਾ। ਤੇ ਇਸ ਕਰਕੇ ਉਸਨੂੰ ਗੁੱਸਾ ਆ ਗਿਆ।

ਉਹ ਕਹਿੰਦਾ ਉਹ ਸਾਰਾ ਦਿਨ ਮੇਹਨਤ ਕਰਦਾ ਕਰਦਾ ਉਸਦੇ ਹੱਥਾਂ ਤੇ ਛਾਲੇ ਪੈ ਗਏ । ਮੈ ਇਹ ਸੋ ਰੁਪਇਆ ਖੂ ਵਿੱਚ ਨਹੀਂ ਸੁੱਟਾਗਾ। ਸੇਠ ਨਾ ਅੱਗੇ ਹੋ ਕੇ ਆਪਣੇ ਪੁੱਤਰ ਨੂੰ ਜੱਫੀ ਵਿੱਚ ਲੈ ਲਿਆ। ਤੇ ਪਿਆਰ ਦਿੰਦਿਆਂ ਹੋਇਆ ਬੋਲਿਆਂ। ਬੱਸ ਇਹੀ ਮੈ ਤੇਰੇ ਮੂੰਹੋ ਸੁਣਨਾ ਚਾਹੁੰਦਾ ਸੀ। ਮੇਹਨਤ ਦੀ ਕਮਾਈ ਸੁੱਟਣ ਲੱਗਿਆ ਜਿਂਵੇ ਤੈਨੂੰ ਦੁੱਖ ਹੋਇਆ ਹੈ । ਐਵੇ ਮੇਰੀ ਮੇਹਨਤ ਦੀ ਕਮਾਈ ਉੱਜੜ ਦਿਆਂ ਦੇਖ ਕੇ ਮੈਨੂੰ ਵੀ ਦੁੱਖ ਹੋ ਰਿਹਾ ਸੀ। ਜਿਵੇ ਏ ਤੇਰੀ ਮੇਹਨਤ ਦੀ ਕਮਾਈ ਏ ਓਦਾਂ ਮੇਰੀ ਵੀ ਮੇਹਨਤ ਦੀ ਕਮਾਈ ਏ। ਜਿਹੜਾ ਤੂੰ ਸਾਰਾ ਦਿਨ ਘਰ ਬੈਠੇ ਵੇਹਲਾ ਉਜਾੜ ਉਜਾੜ ਦਾ ਦੇਖ ਕੇ ਮੈਨੂੰ ਵੀ ਬੜਾ ਦੁੱਖ ਹੁੰਦਾ ਏ। ਫਿਰ ਓ ਅੱਗੇ ਤੋਂ ਮੇਹਨਤ ਦੀ ਕਮਾਈ ਹੀ ਕਰਾਂਗਾ ਉਸ ਨੂੰ ਏਹੇ ਇਸ ਗੱਲ ਦਾ ਇਹਸਾਸ ਹੋ ਗਿਆ। ਤੇ ਮੇਹਨਤ ਦਾ ਫ਼ਲ

ਮੇਹਨਤ ਦੀ ਕਮਾਈ ਕਰ ਕੇ ਆਪਣਾ ਘਰ ਚਲਾਏਗਾ ਵੇਹਲਾ ਨਹੀਂ ਬੈਠੇਗਾ ਏਧਰ ਓਧਰ ਨਹੀਂ ਫਿਰੇਗਾ । ਹੁਣ ਏਦਾਂ ਨਹੀਂ ਉਜੜੇਗਾ। ਮੇਹਨਤ ਦੀ ਹੀ ਕਮਾਈ ਕਰੇਗਾ। ਇੱਕ ਰਿਕਸ਼ਾ ਵਾਲਾ ਵੀ ਜਿਹੜਾ ਹੁੰਦਾ ਆ ਉਹ ਵੀ ਸਾਰਾ ਦਿਨ ਆਪਣੀ ਰਿਕਸ਼ਾ ਚਲਾ ਤੇ ਟੈਮਪੁ ਚਲਾ ਕੇ ਮੇਹਨਤ ਦੀ ਕਮਾਈ ਕਰਦੇ ਹਨ। ਮੇਹਨਤ ਦੀ ਕਮਾਈ ਕਰਕੇ ਆਪਣਾ ਘਰ ਚਲਾਉਂਦੇ ਹਨ।

ਉਹਂਦੇ ਨਾਲ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਹਨਾਂ ਨੂੰ ਮੇਹਨਤ ਦੀ ਕਮਾਈ ਕਿਵੇਂ ਕੀਤੀ ਜਾਂਦੀ ਹੈ? ਉਸ ਦਾ ਕੁਝ ਪਤਾ ਨਹੀਂ ਹੁੰਦਾ। ਉਹ ਸੋਚਦੇ ਹਨ ਕਿ ਮੇਹਨਤ ਕਰਕੇ ਕੀ ਕਰਨਾ ਹੈ। ਜਿਹੜਾ ਕੰਮ ਬਿਨਾ ਮੇਹਨਤ ਕੀਤੇ ਹੋ ਜਾਏਗਾ। ਉਹਂਦੇ ਵਿੱਚ ਮੇਹਨਤ ਕਰਨ ਦੀ ਕਿ ਲੋੜ ਹੈ। ਸਾਰਾ ਦਿੰਨ ਏਧਰ ਉਧਰ ਤੁਰ ਫਿਰ ਕੇ ਕਮ ਨੂੰ ਸਾਰਾ ਦਿਨ ਕਰਨਾ ਆ ਉਸਦਾ ਕੋਈ ਮਤਲਬ ਨੀ ਜੇੜਾ ਥੋੜੇ ਏਧਰ ਓਧਰ ਲੁੱਟ ਕਰਕੇ ਚੋਰੀਆਂ ਕਰਕੇ ਧੰਨ ਇਕੱਠਾ ਕਰ ਲੈਣਾ ਹੈ। ਉਹ ਆਪਣੀ ਮੇਹਨਤ ਦੀ ਕਮਾਈ ਉਹਨੂੰ ਸਮਝ ਦੇ ਹਨ। ਜੋ ਮੇਹਨਤ ਕਰਨਾ ਬਿਲਕੁਲ ਨਹੀਂ ਜਾਣਦੇ। ਸਾਰਿਆਂ ਨੂੰ ਇਹੋ ਸਿੱਖਿਆ ਮਿਲਦੀ ਮਿਲਦੀ ਹੈ। ਕਿ ਜਦ ਵੀ ਆਪਣੀ ਕਮਾਈ ਕਰੋ ਮੇਹਨਤ ਦੀ ਕਮਾਈ ਕਰੋ। ਮੇਹਨਤ ਦੀ ਕਮਾਈ ਦਾ ਫ਼ਲ ਸਦਾ ਹੀ ਮਿੱਠਾ ਹੀ ਹੁੰਦਾ ਹੈ। ਜੋ ਆਪਣੀ ਮੇਹਨਤ ਦੀ ਕਮਾਈ ਕਰਕੇ ਰੋਟੀ ਖਾਣ ਦਾ ਮਜ਼ਾ ਆਉਂਦਾ ਹੈ। ਚੋਰੀਆਂ ਕਰਕੇ, ਠੱਗੀਆਂ ਠੋਰੀਆ ਕਰਕੇ, ਰਿਸ਼ਵਤ ਖੋਰੀਆਂ ਕਰਕੇ ਉਹ ਤੁਹਾਨੂੰ ਕਦੇ ਵੀ ਆਨੰਦ ਕਦੀ ਵੀ ਨੀ ਮਿਲ ਸਕਦਾ। ਇਸੇ ਲਈ ਕਹਿੰਦੈ ਹਨ ਕਿ ਮੇਹਨਤ ਦਾ ਫ਼ਲ ਸਦਾ ਹੀ ਮਿੱਠਾ ਹੀ ਹੁੰਦਾ ਹੈ। ਤੇ ਆਪਣੇ ਹੱਥੀ ਮੇਹਨਤ ਕਰਕੇ ਖਾਉ। ਕਿਸੇ ਦੀ ਮੇਹਨਤ ਦੇ ਮੇਹਨਤ ਦੇ ਧੰਨ ਨੂੰ ਤੁਸੀਂ ਨਾ ਇਸ ਇਸਤਮਾਲ ਕਰੋ। ਅਤੇ ਹਮੇਸ਼ਾ ਆਪਣੇ ਮੇਹਨਤ ਹੱਥੀ ਮੇਹਨਤ ਕਰਕੇ ਕਮਾਉ। ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੋ। ਤੇ ਸਦਾ ਹੀ ਨਾਮ ਜਪੋ, ਵੰਡ ਛਕੋ ਤੇ ਪ੍ਰਮਾਤਮਾ ਦੀ ਭਗਤੀ ਕਰੋ। ਇਹ ਹਮੇਸ਼ਾ ਇਹ ਗੱਲ ਦਾ ਹਮੇਸ਼ਾ ਖ਼ਯਾਲ ਰੱਖੋ ਕਿ ਕਦੇ ਕਿਸੇ ਦਾ ਦਿਲ ਨਾ ਦੁਖਾਓ। ਆਪਣਾ ਜਾ ਜੋ ਵੀ ਕਰੋ ਆਪਣਾ ਮਨ ਲਗਾ ਕੇ ਧਿਆਨ ਨਾਲ ਆਪਣੀਆਂ ਕਮਾਈਆਂ ਕਰੋ। ਵੰਡ ਛਕੋ, ਕਿਰਤ ਕਰੋ, ਪ੍ਰਮਾਤਮਾ ਦੀ ਭਗਤੀ ਕਰੋ। ਜੋ ਵੀ ਕਮਾਓ ਜਿੰਨਾ ਵੀ ਕਮਾਉ ਮਿਲ ਕੇ ਕਮਾਉ ਅਤੇ ਮਿਲ ਕੇ ਖਾਉ।

ਜਿਵੇਂ ਕਿ ਤੁਹਾਨੂੰ ਮੈਂ ਪਿਛਲੀ ਵਾਰੀ ਦੱਸਿਆ ਸੀਗਾ ਕਿ ਨਕਲ ਕਿਦਾਂ ਦੀ ਹੁੰਦੀ ਹੈ ਅਤੇ ਨਕਲ ਕਿਵੇਂ ਕੀਤੀ ਜਾਂਦੀ ਹੈ ਅਤੇ ਨਕਲ ਕਿਵੇਂ ਆਉਂਦੇ ਹਨ। ਨਕਲਾਂ ਬਾਰੇ ਜਿਹੜਾ ਵੀ ਸਾਡਾ ਵਿਚਾਰ ਹੈ ਜਿਵੇਂ ਸਾਡੇ ਸਮਾਜ ਸੋਚਦਾ ਹੈ ਜਿਹੜਾ ਸਾਡੇ ਸਮਾਜ ਵਿੱਚ ਬਹੁਤ ਹੀ ਚਰਚਾ ਹੁੰਦੀ ਜਿਸਦੀ ਉਹਦੇ ਬਾਰੇ ਦੱਸਿਆ ਅਤੇ ਹੁਣ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਪੰਜਾਬ ਦਾ ਸੱਭਿਆਚਾਰ ਵਿੱਚ ਜਿਹੜਾ ਪਰਿਵਰਤਨ ਆ ਰਿਹਾ ਹੈ ਉਹਦੇ ਬਾਰੇ ਸੱਭਿਆਚਾਰ ਇੱਕ ਵੱਗਦਾ ਦਰਿਆ ਹੈ। ਇਸ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ। ਪਰ ਇਸ ਪਰਿਵਰਤਨ ਦੇ ਬਹੁਤ ਸਾਰੇ ਅੰਦਰੀਲੇ ਅਤੇ ਬਾਹਰਲੇ ਕਾਰਨ ਹੁੰਦੇ ਹਨ। ਸੱਭਿਆਚਾਰ ਜੀਵਨ ਜਾਚ ਹੈ। ਜੀਵਨ ਜਾਚ ਦੇ ਆਧਾਰ ਪੈਦਾਵਾਰੀ ਸਾਧਨਾਂ, ਸ਼ਕਤੀਆਂ ਅਤੇ ਤਕਨੀਕ ਦੇ ਬਦਲ ਜਾਣ ਨਾਲ ਸੱਭਿਆਚਾਰ ਵੀ ਬਦਲ ਜਾਂਦਾ ਹੈ। ਕਈ ਵਾਰ ਸੱਭਿਆਚਾਰ ਦੂਸਰੇ ਸੱਭਿਆਚਾਰਾਂ ਦੇ ਪ੍ਰਭਾਵ ਅਧੀਨ ਵੀ ਤਬਦੀਲ ਹੋ ਜਾਂਦਾ ਹੈ। ਸੱਭਿਆਚਾਰ ਦਾ ਮਨੁੱਖੀ ਇਤਿਹਾਸ ਨਾਲ ਗੂੜਾ ਸੰਬੰਧ ਹੈ ਅਤੇ ਇਸ ਦੀਆਂ ਪਰੰਪਰਾਵਾਂ ਬਣਨ ਵਿੱਚ ਸਦੀਆਂ ਲੱਗ ਜਾਂਦੀਆਂ ਹਨ। ਹਰ ਸੱਭਿਆਚਾਰ ਸਮੇਂ ਨਾਲ ਵੇਲਾ ਵਿਹਾ ਕੇ ਚੁੱਕ ਰਸਮ-ਰਿਵਾਜ, ਵਿਸ਼ਵਾਸ, ਸੁਹਜ-ਸੁਆਦ ਅਤੇ ਕੰਮਾਂ-ਕਾਰਾਂ ਨੂੰ ਛੱਡਦਾ ਜਾਂਦਾ ਹੈ ਅਤੇ ਨਵੀਂਆਂ ਲੋੜਾਂ ਅਨੁਸਾਰ ਨਵੀਂਆਂ ਕਦਰਾਂ- ਕੀਮਤਾਂ ਨੂੰ ਉਸਾਰਦਾ ਹੋਇਆ ਨਵੀਂਆਂ ਕਲਾਵਾਂ ਦੀ ਸਿਰਜਣਾ ਕਰਦਾ ਰਹਿੰਦਾ ਹੈ। ਇਹ ਕੁਝ ਆਮ ਕਰਕੇ ਸਹਿਜ ਅਤੇ ਅਵਚੇਤਨੀ ਪੱਧਰ ਉੱਪਰ ਵਾਪਰਦਾ ਰਹਿੰਦਾ ਹੈ। ਉੱਤਰ- ਆਧੁਨਿਕ ਯੁੱਗ ਵਿੱਚ ਨਵੀਂ ਤਕਨੀਕ ਦੇ ਤੇਜ਼-ਤਰਾਰ ਆਵਾਜਾਈ ਅਤੇ ਸੰਚਾਰ-ਸਾਧਨ ਵਿਕਸਿਤ ਹੋ ਜਾਣ ਨਾਲ ਸੱਭਿਆਚਾਰ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਤਬਦੀਲੀ ਪ੍ਰਤੀ ਮੁੱਖ ਤੌਰ ਤੇ ਤਬ ਦੋ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਹਨ। ਜਿਵੇਂ ਕਿ ਮੈਂ ਤੁਹਾਨੂੰ ਸਾਂਝੇ ਕਰ ਰਿਹਾਂ ਆਪਣੇ ਵਿਚਾਰ। ਇੱਕ ਵਿਚਾਰ ਅਨੁਸਾਰ ਇਹ ਤਬਦੀਲੀਆਂ ਨਕਾਰਾਤਮਿਕ ਹਨ ਦੂਸਰੇ ਵਿਚਾਰ ਅਨੁਸਾਰ ਨਵੀਂਆਂ ਤਬਦੀਲੀਆਂ ਸਕਾਰਾਤਮਿਕ ਹਨ ਜਿੱਥੇ ਪਹਿਲੇ ਵਿਚਾਰ ਦੇ ਧਾਰਨੀ ਸਾਰੇ ਹੀ ਪੁਰਾਣੇ ਸੱਭਿਆਚਾਰ ਨੂੰ ਵਡਿਆਉਂਦੇ ਹਨ ਤੇ ਅਜੋਕੇ ਸੱਭਿਆਚਾਰ ਨੂੰ ਛੁਟਿਆਉਂਦੇ ਹਨ, ਉੱਥੇ ਨਵੇਂ ਸੱਭਿਆਚਾਰ ਦੇ ਪੱਖੀ ਕਈ ਵਾਰ ਆਪਣੇ ਵਿਰਸੇ ਨੂੰ ਭੁੱਲ ਵੀ ਜਾਂਦੇ ਹਨ। ਜਦਕਿ ਸਾਨੂੰ ਇਹ ਕਰਨਾ ਨਹੀਂ ਚਾਹੀਦਾ, ਸਾਡਾ ਜਿਹੜਾ ਵਿਰਸਾ ਹੈਗਾ ਉਹਨੂੰ ਯਾਦ ਰੱਖਣਾ ਚਾਹੀਦਾ, ਇਹ ਬਹੁਤ ਹੀ ਮਹੱਤਵਪੂਰਨ ਹੈ, ਸਾਡੇ ਜੀਵਨ ਲਈ, ਅਸਲ ਵਿੱਚ ਸਾਨੂੰ ਆਪਣੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ, ਰੁਚੀਆਂ, ਕਲਾਵਾਂ ਅਤੇ ਕੰਮ-ਧੰਦਿਆਂ ਬਾਰੇ ਹਰ ਸਮੇਂ ਚੇਤਨ ਪੱਧਰ ਤੇ ਸੋਚ-ਵਿਚਾਰਦੇ ਵਿਚਾਰ ਵਿਚਾਰਦੇ ਰਹਿਣਾ ਚਾਹੀਦਾ ਹੈ। ਕਲਾਵਾਂ ਅਤੇ ਕੰਮ-ਧੰਦਿਆਂ ਬਾਰੇ ਹਰ ਸਮੇਂ ਚੇਤਨ ਪੱਧਰ ਤੇ ਸੋਚ-ਵਿਚਾਰ ਕਰਦੇ ਰਹਿਣਾ ਚਾਹੀਦਾ ਹੈ।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 ਭਾਰੂ ਪੰਜਾਬੀ ਸੱਭਿਆਚਾਰ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਸੀ, ਜਦਕਿ ਇਹ ਹੋਣਾ ਨਹੀਂ ਚਾਹੀਦਾ। but ਪਰ ਤੂ ਪਰੰਤੂ ਸਾਨੂੰ ਚਾਹੀਦਾ ਹੈ ਬਈ ਇੱਕ ਸੋਹਣੀ ਜਿਹੀ ਮੁਟਿਆਰ

ਪੜ੍ਹਨ-ਲਿਖਣ ਲੱਗੀਆਂ, ਨੌਕਰੀ ਕਰੀ ਕਰਨ ਲੱਗੀਆਂ ਤੇ ਉਹਨਾਂ ਨੇ ਪਰਦੇ ਵਿੱਚ ਰਹਿਣ ਅਤੇ ਘੁੰਡ ਕੱਢ ਕੇ ਰਾਤ ਨੂੰ ਸੌਣ ਲੱਗੇ ਘੁੰਡ ਚੱਕ ਲੈਂਦੀ ਹੈ ਹੌਲੀ ਹੌਲੀ ਉਹ ਰਵਾਇਤੀ ਪੰਜਾਬੀ ਪਹਿਰਾਵਾ ਘੱਗਰਾ, ਕੁੜਤੀ, ਚਾਦਰ ਦੀ ਥਾਂਵੇਂ ਸਲਵਾਰ-ਕਮੀਜ਼, ਚੁੰਨੀ ਪਹਿਨਣ ਲੱਗੀਆਂ। ਪੱਛਮੀ ਪਹਿਰ ਪੱਛਮੀ ਪ੍ਰਭਾਵ ਅਧੀਨ ਕੁੜੀਆਂ ਹੌਲੀ-ਹੌਲੀ ਜੀਨ-ਟੌਪ ਤੇ ਸਕਰਟ- ਪਾਉਣ ਲੱਗੀਆਂ ਹਨ ਬਿਨਾਂ ਸ਼ੱਕ ਇਹ ਕੇਵਲ ਪਹਿਰਾਵੇ ਦੀ ਤਬਦੀਲੀ ਨਹੀਂ ਹੈ ਇਹ ਵਿਚਾਰਾਂ ਦੀ ਤਬਦੀਲ ਵੀ ਹੈ। ਇਹ ਵਿਚਾਰਾਂ ਦੀ, ਅੱਜ ਅਸੀਂ ਕਿਸੇ ਨਵੀਂ ਵਿਆਹੀ ਕੁੜੀ ਤੋਂ ਇਹ ਆਸ ਨਹੀਂ ਰੱਖਕੇ ਸਕਦੇ ਕਿ ਆਪਣੇ ਹੀ ਸਹੁਰੇ ਪਰਿਵਾਰ ਦੋ ਜੀਆਂ ਤੋਂ ਘੁੰਡ ਕੱਢ ਕੇ ਰੱਖੇ ਪਹਿਰਾਵਾ ਭਾਵੇਂ ਆਪਣੇ ਹੀ ਵਿਅਕਤੀਗਤ ਮਾਮਲਾ ਹੈ ਪਰ ਇਸ ਦੇ ਬਾਵਜੂਦ ਇਹ ਯੋਗ ਵੀ ਨਹੀਂ ਜਾਪਦਾ ਕਿ ਕੋਈ ਜਨਤਕ ਥਾਂਵਾਂ ਤੇ ਅੱਧ-ਨੰਗਾ ਭੜਕਾਊ ਪਹਿਰਾਵਾ ਪਹਿਨੇ ਅੱਜ ਪੰਜਾਬੀ ਸਮਾਜ ਵਿੱਚ ਲਹਿੰਗਾ-ਚੋਲੀ ਲੜਕੀ ਦੇ ਵਿਆਹੇ ਵਿਆਹ ਦੀ ਪ੍ਰਵਾਨਿਤਾ ਪੁਸ਼ਾਕ ਬਣਦੀ ਜਾ ਰਹੀ ਹੈ ਆਮ ਕਰਕੇ ਅਤੇ ਪਰਿਵਾਰਿਕ ਸਗਾ ਸਮਾਗਮਾਂ ਵਿੱਚ ਲੜਕੀਆਂ ਸਲਵਾਰ-ਕਮੀਜ਼ ਪਹਿਨਦੀਆਂ ਹਨ ਵਿਦਿਆਰਥੀ- ਜੀਵਨ ਸਮੇਂ ਅਤੇ ਕੁੱਝ ਘਰਾਂ ਵਿੱਚ ਆਮ ਹਾਲਤਾਂ ਵਿੱਚ ਸੌਖੇ ਰਹਿਣ ਲਈ ਕੰਪਰੀਆਂ, half ਪੈਂਟ, ਬਰਮੂਡੋ,

ਰਵਾਇਤੀ ਪਹਿਰਾਵੇ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ ਪਰ ਰਵਾਇਤੀ ਪਹਿਰਾਵੇ ਦੇ ਨਾਂ ਤੇ ਕਿਸੇ ਵਿਅਕਤੀ ਦੇ ਜੀਵਨ-ਹੱਕ ਤੇ ਰੋਕ ਲਾਉਣੀ ਚਾਹੀਦੀ ਇਹ ਵੀ ਗ਼ਲਤ ਹੈ। ਇਹ ਗੱਲ ਮੁੰਡਿਆਂ ਦੇ ਪਹਿਰਾਵੇ ਤੇ ਵੀ ਲਾਗੂ ਹੋਣੀ ਚਾਹੀਦੀ ਹੈ। ਅਜੋਕੀ ਤਬਦੀਲੀ ਵਿੱਚ ਮੁੰਡੀ ਮੰਡੀ ਦਾ ਵੱਡਾ ਯੋਗਦਾਨ ਹੈ

ਨੂੰ ਸਾਡੇ ਸੁਹਜ-ਸੁਆਦਾਂ ਅਨੁਸਾਰ ਚੰਗੀਆਂ ਦੇਸੀ ਪੁਸ਼ਾਕਾਂ ਮਾਰਕੀਟ ਵਿੱਚ ਲਿਆਉਣੀਆਂ ਚਾਹੀਦੀਆਂ ਹਨ। ਅੱਜ ਮੰਡੀ ਦੇ ਯੁੱਗ ਵਿੱਚ ਜ਼ਿੰਮੇਵਾਰੀ ਸਾਡੇ ਫਿਲਮੀ ਸਿਤਾਰਿਆਂ, ਵੱਡੇ ਖਿਡਾਰੀਆਂ ਅਤੇ ਕਲਾਕਾਰਾਂ ਦੇ ਨਾਲ-ਨਾਲ ਕਾਰ- -ਖ਼ਾਨੇਦਾਰਾਂ ਦੀ ਵੀ ਬਣ ਜਾਂਦੀ ਹੈ ਕਿ ਉਹ ਖ਼ੁਦ ਕੀ ਪਹਿਨਦੇ ਹਨ ਅਤੇ ਕਿਸ ਨੂੰ ਉਤਸ਼ਾਹਿਤ ਕਰਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਪਿਛਲੇ ਕੁੱਝ ਦਹਾਕਿਆਂ ਤੋਂ ਖਾਣ-ਪੀਣ ਵਿੱਚ ਬਹੁਤ ਤਬਦੀਲੀ ਆ ਗਈ ਹੈ। ਪੰਜਾਬ ਦਾ ਰਵਾਇਤੀ ਖਾਣਾ ਦਾਲ, ਸਬਜ਼ੀ, ਸਾਗ, ਰੋਟੀ, ਖੀਰ-ਕੜਾਹ, ਮਿੱਠੇ ਚੌਲ ਅਤੇ ਮਿਠਿਆਈਆਂ ਵਿੱਚੋਂ

ਆਦਿ ਦੀ ਵਰਤੋਂ ਵਧੀ ਹੈ ਅਸਲ ਵਿੱਚ ਤਾਂ ਜਦੋਂ ਵੀ ਦੇ ਸੱਭਿਆਚਾਰਾਂ ਦੇ ਲੋਕ ਆਪਸ ਵਿੱਚ ਮਿਲਦੇ ਹਨ ਤਾਂ ਉਹਨਾਂ ਦਾ ਖਾਣ-ਪੀਣ ਸਾਂਝਾ ਹੋ ਜਾਂਦਾ ਹੈ ਜਿਵੇਂ ਪੰਜਾਬ ਵੀ ਮਾਸ ਪਕਾਉਣ ਦੇ ਬਹੁਤੇ ਤਰੀਕੇ ਮੁਗ਼ਲਾਂ ਤੋਂ ਲਏ ਹਨ। ਪਿਛਲੇ ਕੁੱਝ ਸਮਿਆਂ ਵਿੱਚ ਹੋਰ ਦੋ ਵੱਡੀਆਂ ਤਬਦੀਲੀਆਂ ਵਾਪਰਦੀਆਂ ਹਨ। ਪਿੰਡਾਂ ਦੀ ਬਜਾਏ ਸ਼ਹਿਰਾਂ ਵਿੱਚ ਵੱਸਣ ਦਾ ਰੁਝਾਨ ਵਧਿਆ ਹੈ ਅਤੇ ਵੱਡੇ ਸਾਂਝੇ ਪਰਿਵਾਰਾਂ ਦੀ ਥਾਂਵੇਂ ਛੋਟੇ ਛੋੇ ਪਰਿਵਾਰ ਵੱਧ ਰਹੇ ਹਨ। ਇਸ ਦਾ ਕਾਰਨ ਨੌਕਰੀਆਂ ਵਿੱਚ ਵਾਧਾ ਅਤੇ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਸਹੂਲਤਾਂ ਦਾ ਘੱਟ ਹੋਣਾ ਹੈ ਇਹਨਾਂ ਦੇ ਰੁਝਾਨਾਂ ਤੋਂ ਰਵਾਇਤੀ ਪੰਜਾਬੀ ਸੱਭਿਆਚਾਰ ਨੂੰ ਢਾਹ ਲਾਈ

ਸੁਭਾਵਿਕ ਹਨ। ਸੰਯੁਕਤ ਪਰਿਵਾਰਾਂ ਵਿੱਚ ਆਪਣੇ ਢੰਗ ਦੀਆਂ ਸਮੱਸਿਆਵਾਂ ਅਤੇ ਉਹਨਾਂ ਵਿੱਚ ਵਿਅਕਤੀਗਤ ਅਜ਼ਾਦੀ ਲਈ ਬਿਲਕੁਲ ਥਾਂ ਨਹੀਂ ਸੀ। ਆਧੁਨਿਕ ਜੋੜਾ-ਪਰਿਵਾਰਾਂ ਵਿੱਚ ਵਿਅਕਤੀਗਤ ਅਜ਼ਾਦੀ ਤਾਂ ਹੈ ਪਰ ਦੁੱਖ-ਸੁੱਖ ਦੀ ਸਾਂਝ ਨਾਂ-ਪਾਤਰ ਹੈ, ਨਾਂ-ਮਾਤਰ ਹੈ। ਨਵੀਂ ਪੀੜ੍ਹੀ ਨੇ ਆਪਣੇ ਸੱਭਿਆਚਾਰਿਕ ਸੰਸਕਾਰ ਪੁਰਾਣੀ ਪੀੜ੍ਹੀ ਤੋਂ ਪ੍ਰਾਪਤ ਕਰਨੇ ਹੁੰਦੇ ਹਨ ਜੇ ਘਰ ਵਿੱਚ ਬਜ਼ੁਰਗ ਹੀ ਨਹੀਂ ਹਨ ਤਾਂ ਲੋਕ ਧਾਰਾ ਦਾ ਖ਼ਜ਼ਾਨਾ ਅੱਗੇ ਨਹੀਂ ਤੁਰਨਾ